ਹਾਂਜੀ ਇਹ ਵੀ ਆਪਣੇ phone number ਦੇ ਨਾਲ link ਹੁੰਦਾ ਆਪਣੀ user ID ਬਣਦੀ ਹੈ ਇਹਦੇ ਤੇ okay okay ਹਾਂਜੀ ਜਿਵੇਂ COVID ਦੀ vaccine ਸੀ ਉਹਦੇ certificate ਨੇ ਉਹ ਸਾਰੇ ਆਪਾਂ ਜਾਣੀ ਕੀ ਪੂਰੀ list ਆ ਜਿਹੜੀ ਤੁਸੀਂ ਆਪਣੇ document ਕੱਡਨੇ ਆ ਉਹ ਸਾਰੇ

ਤੇ ਆਪਾਂ ਜਿਵੇਂ flights ਵਗੈਰਾ book ਤੁਸੀਂ ਕਿਹਾ ਤੂੰ ਕਰਵਾ ਸਕੇ ਹੋ ਇਹਦੇ ਤੇ ਤੇ ਉਹ ਫ਼ੇਰ ਉਹਦੇ ਉਹਦੇ ਲਈ ਵੀ ਆਪਾਂ ਨੂੰ APP ਚਾਹੀਦੀ ਆ ਜਾਂ ਫ਼ੇਰ site ਵਗੈਰਾ ਹੋ ਸਕਦੀ ਆ ਇਹਦੇ ਲਈ ਨਹੀਂ ਦੇਖੋ ਜਿਵੇਂ ਮੈਂ ਦੱਸਿਆ ਆਪਾਂ ਜਿਹੜੀ ਅਮ ਆਪਾਂ ਨੇ ਕਰਾਨੇ ਆ ਜਿਵੇਂ ਹੁਣ ਆਪਣੇ ਅਮ ਅਮ ਕੀ ਕਹਿੰਦੇ vehicle ਜਿਹੜੇ ਹੁੰਦੇ ਨੇ ਇਹਨਾ ਦਾ ਵੀ ਇੱਕ name ਹੁੰਦਾ ਇਹਨਾ ਦਾ ਬੱਸ ਦਾ ਹੋਗਿਆ ਜਿਵੇਂ new ਫਤਿਹਗੜ ਹੋਗਿਆ ਜਿਵੇਂ

ਤੇ ਜਿਹੜੇ ਆਪਣੇ flights ਵੀ ਹੋਣਗੀਆਂ ਉਵੇਂ ਉਹਨਾ ਦੇ ਹੁੰਦੇ ਨੇ name

ਕੁੱਝ ਵੀ name ਹੋਗਿਆ ਤਾਂ ਉਹਦੇ ਨਾਲ related ਆ ਉਸੇ name ਦੀ ਉਹਨਾ ਨੇ ਆਪਣੀ site ਬਣਾਈ ਹੁੰਦੀ ਆ

ਫ਼ੇਰ ਆਪਾਂ ਜਿਵੇਂ site ਤੇ ਜਾਵਾਂਗੇ ਥੋਨੂੰ ਦੱਸਿਆ ਕੇ ਹਨਾ ਕੇ ਕਿਵੇਂ information ਕਿਹੜੇ time ਚ ਤੁਸੀਂ flight ਲੈਣਾ ਚਾਹੁੰਦੇ ਹੋ ਠੀਕ ਹੈ ਜੀ ਕਈ ਹੁੰਦੀਆਂ ਕੇ direct ਹੁੰਦੀਆਂ ਨੇ ਤੇ ਕਈ ਵਾਰ ਆਪਣੀ stay ਲੱਗਦੀ ਹੈ

charges ਹੁੰਦੇ ਨੇ ਤੇ ਕਿੰਨੇ time ਵਾਲੀਆਂ ਲੈਣੀਆਂ morning evening

ਕਰਕੇ fill ਉਹਦੇ ਵਿੱਚ information ਜੋ ਜੋ ਮੰਗਦੇ ਨੇ ਠੀਕ ਆ ਜੀ ਅੱਗੇ ਫ਼ੇਰ ਉਹੀ online payment ਆ ਜਾਂਦੀ ਆ ਵੀ ਕਿਸ ਤਰੀਕੇ ਦੇ ਨਾਲ ਹਨਾ fill ਕਰ ਦੇਣੀ ਹੈ ਤੇ ਉਹ ਸਾਰਾ method ਆਪਾਂ ਜਦੋਂ fill ਕਰ ਦਵਾਂਗੇ ਉਹ apply ਹੋ ਜਾਂਦਾ ਤੇ ਮੈਨੇ ਇੱਦਾਂ ਪੁੱਛਣਾ ਸੀ ਵੀ ਥੋਨੂੰ marketing ਬਾਰੇ ਥੋੜੀ ਜੀ ਤੁਸੀਂ ਮੈਨੂੰ ਦੱਸ ਸਕਦੇ ਹੋ ਹਾਂਜੀ marketing ਦੇ ਵਿੱਚ ਦੇਖੋ ਜੀ ਇਹੀ ਹੈ marketing ਪਹਿਲਾਂ ਤਾਂ ਹੈ ਕੀ ੧ਇਵਣ ਆਪਣੀ market ਹੈ business ਚੱਲਦੇ ਨੇ

ਜਿਹੜੇ business ਆਲੇ ਨੇ ਉਹ ਆਪਣੀ daily routine ਦੇ ਵਿੱਚ ਵੀ ਇਹ topic ਵਗੈਰਾ ਚੱਕਦੇ ਨੇ ਉਹ ਜਿਹੜਾ business ਹੈ ਉਹ ਆਪਾਂ ਕੀ ਸਮਝਦੇ ਹਾਂ business ਵੀ ਆਪਾਂ ਵਰਗੇ ਲੋਕਾਂ ਕਰਕੇ ਹੀ ਚੱਲਦਾ

ਤਰੀਕੇ ਦੇ ਵਿੱਚ ਆਪਣੇ ਕਿਵੇਂ ਆਗਿਆ ਵੀ ਕਿਸੇ company ਦੀ advertisement ਹੋ ਰਹੀ ਹੈ social media ਦੇ through ਹੋ ਰਹੀ ਹੈ

ਇਸ ਇੱਕ company ਦਾ product promote ਹੋ ਰਿਹਾ digital ਤਰੀਕੇ ਦੇ ਨਾਲ

marketing ਹੁੰਦੀ ਹੈ ਹਾਂਜੀ ਉਹੇ ਵਿੱਚ ਹੋਇਆ ਹੁੰਦਾ ਜਿਵੇਂ ਆਪਣੇ person to person chain ਬਣੀ ਹੁੰਦੀ ਹੈ ਨਾ ਕੀ ਕਿਸੇ

ਹਾਂਜੀ okay okay ਜਿਹੜਾ ਆਪਣਾ business ਚੱਲਦਾ online ਚੱਲਦਾ ਜਿਹੜਾ ਉਹ

ਦਾ ਜਿਹੜਾ ਆਪਣਾ person ਦੇ through ਚੱਲਦਾ ਜਿੱਦਾਂ ਹੁਣ shops ਵਗੇਰਾ ਚੱਲਦੀਆਂ ਨੇ ਆਪਣਾ

ਤਾਂ ਉਹ person ਦੇ through ਆਉਂਦਾ ਹੈ

ਜਿਹੜੀ ਆਪਣੀ promotion ਹੁੰਦੀ ਹੈ ਜਿਵੇਂ ਹੁਣ ਮੰਨਲੋ ਕੀ ਆਪਾਂ ਨੇ ਕੋਈ product ਖਰੀਦਿਆ ਠੀਕ ਹੈ ਆਪਾਂ ਨੇ ਦੂਸਰੇ person ਨੂੰ ਦੱਸਿਆ ਕੇ ਮੈਂ ਇਹ product ਉਸ shop ਤੋਂ ਖਰੀਦਿਆ ਠੀਕ ਆ ਜੀ ਤੇ ਅੱਗੇ ਉਸ

ਉਸ shop ਦੀ ਵਿਅਕਤੀ ਤੋਂ ਵਿਅਕਤੀ ਦਵਾਰਾ

ਹੋਰ ਕੋਈ information ਇਹਦੇ ਬਾਰੇ ਹੋਰ ਸਾਡੇ information ਇਹ ਹੈ ਆਪਣੇ digital ਤਰੀਕੇ ਨੇ ਜਿਹੜੇ ਹੁਣ ਇਹ ਬਹੁਤ ਜਿਆਦਾ important ਬਣ ਚੁੱਕੇ ਨੇ digital knowledge ਵੀ available ਹੁੰਦੀ ਆ ਆਪਾਂ ਨੂੰ ਜਰੁਰ ਲੈਣੀ ਚਾਹੀਦੀ ਹੈ ਥੋੜਾ ਬਹੁਤ ਆਪਾਂ ਨੂੰ ਖੁਦ try ਕਰਨਾ ਚਾਹੀਦਾ ਵੀ ਦੇਖੋ ਜਿਹੜੀਆਂ

ਨੇ ਜਿਵੇਂ ਆਪਣੇ ਹੁਣ ਦਿਲ ਦੇ routine ਦੇ ਕੰਮ ਨੇ

ਦੇਖੋ ਕੀ ਆਪਣੇ ਕੋਲ card ਸਭ ਦੇ ਕੋਲ ਬਣਿਆ ਹੁੰਦਾ ਕੀ card ਨੂੰ use ਕਰਕੇ ਦੇਖੋ ਠੀਕ ਆ ਜੀ ਜਿੱਥੇ ਕਿਤੇ ਆਪਣੀ shops ਵਗੈਰਾ ਤੇ ਆਪਾਂ ਜਾਣੇ ਹਾਂ ਤਾਂ ਆਪਣਾ ਜਿਹੜਾ card ਆ ਕੋਲ ਰੱਖੋ ਠੀਕ ਹੈ ਤੇ ਉਹਨੂੰ use ਕਰਕੇ ਦੇਖੋ ਆਪਣਾ digi locker APP ਜਿੱਦਾਂ ਕੀ ਹਨਾ ਥੋਨੂੰ ਦੱਸੀ ਹੈ ਉਹਦੇ ਵਿੱਚ ਆਪਣੇ document ਵਗੈਰਾ save ਕਰਕੇ ਇੱਕ ਵਾਰ ਕਰਕੇ ਦੇਖੋ ਕਿਉਂਕਿ ਜੋ ਵੀ ਆਪਾਂ practical ਕਰਾਂਗੇ ਉਨਾ ਜਿਆਦਾ ਆਪਾਂ ਨੂੰ ਪਤਾ ਲੱਗੇਗਾ ਹਨਾ

ਹਾਂਜੀ okay

ਉਹ ਉਹ ਨਾ ਜਿਹੜੀ training ਵਗੈਰਾ ਚੱਲਦੀਆਂ ਰਹਿੰਦੀਆਂ ਨੇ ਇਹਨਾ ਬਾਰੇ ਵੀ ਵੈਸੇ ਮੈਂ ਦੇਖਦੀ ਰਹਿੰਦੀ ਹਾਂ

ਹਾਂਜੀ ਉਹਨਾ ਤੇ ਵੀ ਮੈਂ ਦੇਖਿਆ ਸੀ question ਬਹੁਤ ਸੀਗੇ ਮੇਰੇ ਦਿਮਾਗ ਚ ਪਰ ਤੁਸੀਂ ਬਹੁਤ ਵਧੀਆ ਦੱਸਿਆ

ਕੋਲ information ਹੋਵੇ ਤੁਸੀਂ ਮੈਨੂੰ ਦੱਸਦੋ ਮੈਨੂੰ please ਅੱਛਾ ਠੀਕ ਹੈ ਜੀ ਜਿਵੇਂ ਮੈਂ ਹੁਣ ਥੋਨੂੰ ਦੱਸਿਆ ਨਾ ਵੀ ਆਪਣੀ digital life ਦੇ ਵਿੱਚ ਅੱਜਕਲ ਤਾਂ ਆਪਾਂ ਨੂੰ ਹਰ ਇੱਕ ਚੀਜ਼ ਦਾ ਸਭ ਦੀ ਗੱਲ ਤਾਂ ਇਹੀ ਆਉਂਦੀ ਆ ਕੀ ਆਪਾਂ ਜਿਹੜਾ ਵੀ ਕੰਮ ਕਰਨਾ ਹੈ ਨਾ ਉਹਦੇ ਨਾਲ related ਹਰ ਇੱਕ ਤਰ੍ਹਾਂ ਦੀ ਨਾ site ਬਣੀ ਹੋਈ ਹੈ

ਹੋਰ ਤੁਸੀਂ ਕਿਆ ਪੁੱਛਣਾ digital training ਬਾਰੇ ਕੋਈ question ਦਾ doubt ਹੋਵੇ ਹੋਰ ਕੋਈ doubt ਤੁਸੀਂ ਸਾਰੇ clear ਕਰਤੇ thank you so much ਠੀਕ ਹੈ ਜੀ okay

ਕਿਰਣ ਮੈਨੂ ਏਂ ਦੱਸ ਆਪਾਂ ਫੁੱਲਕਾਰੀ ਕਿਵੇਂ ਸ਼ੂਰੁ ਕਰ ਸਕਦੇ ਏਂ ਦੇਖੋ ਜੀ ਫੁੱਲਕਾਰੀ ਮਤਲਬ ਤੁਸੀਂ ਕਿ ਕਰਨਾ ਚਾਹੁੰਦੇ ਓ ਇਹ ਤਾਂ ਦੱਸੋ ਮੈਨੂੰ

ਹਾਂਜੀ ਤੁਸੀਂ ਦੱਸੋ ਇੱਕ ਦੁਪੱਟਾ ਜੇ ਆਪਾਂ ਕਢਣਾ

ਤੇ ਆਪਾਂ ਨੂੰ ਕਿੰਨੇ ਮੀਟਰ ਕਪੜਾ ਮਤਲਬ ਦੁਪੱਟਾ ਚਾਹਿਦਾ

ਕਿਵੇਂ ਕਢਾਈ ਹੋ ਸਕਦੀ ਏ ਡਾਈ ਕਰਵਾਉਣ ਵੇਲੇ ਆਪਾਂ ਕਿ ਕਰਨਾ ਚਾਹਿਦਾ ਦੇਖੋ ਜੀ ਦੁਪੱਟਾ ਤਾਂ ਆਪਾਂ maximum ਤਿੰਨ ਜਾਨ ਪੋਣੇ ਕ ਤਿੰਨ ਮੀਟਰ ਦਾ ਲੈਣੇ ਆਂ ਬਾਕੀ length ਦੇ ਹਿਸਾਬ ਨਾਲ ਹੁੰਦਾ ਦੁਪੱਟਾ ਮਤਲਬ ਕਿ ਆਪਾਂ ਸ਼ੂਰੁ ਕਰਦੋ ਪਹਿਲਾਂ ਉਹਦੇ ਚਰਖ ਕਰਵਾਉਣੀ ਚਾਹੀਦੀ ਏ ਤਾਂ ਕਿ ਆਪਣਾ ਦੁਪੱਟਾ shrink ਨਾਂ ਹੋ ਸਕੇ or ਉਹਦਾ ਮਤਲਬ ਕਿ ਦੁਪੱਟਾ ਜਾਂ ਕੋਈ ਫ਼ਰਕ ਨਾਂ ਪਵੇ shrink ਕਰਨ ਦੇ ਬਾਅਦ ਹੀ ਆਪਾਂ ਉਸ ਪਰ ਫੁੱਲਕਾਰੀ ਕਰ ਸਕਦੇ ਆਂ ਅੱਛਾ ਪਹਿਲੇ ਫਿਰ ਕਿ ਕਰਦੇ ਆਂ ਫੁੱਲਕਾਰੀ ਕਡਣ ਤੋਂ ਪਹਿਲੇ

ਹਾਂਜੀ ਕੋਈ ਵੀ design ਥੋਡੀ ਜੋ ਵੀ ਮਨਪਸੰਦ ਆਲੀ design ਤੁਸੀਂ ਕੋਈ ਵੀ ਕਰਵਾ ਸਕਦੇ ਆਂ

ਫੁੱਲਕਾਰੀ ਕਰਣ ਦੇ ਤਾਂ ਤਰੀਕੇ ਅਲਗ ਅਲਗ ਹੁੰਦੇ ਆਂ ਮਤਲਬ ਕਿ ਅਲਗ ਅਲਗ ਹਰ ਇੱਕ design ਚ ਆਪਾਂ ਕਰ ਸਕਦੇ ਆਂ ਜਿਵੇਂ ਸਭ ਤੋਂ ਪਹਿਲਾਂ ਪਰਾਂਠਾ ਹੋ ਗਿਆ ਪਰਾਂਠੇ ਵਿੱਚ ਆਪਾਂ ਕੱਚਾ ਟਾਂਕਾ ਕਰ ਸਕਦੇ ਆਂ ਬਾਅਦ ਜੇ ਕੀਹਨੇ ਆਂ ਕੰਚਨ ਦਾ ਫੁੱਲ ਹੁੰਦਾ ਕੰਚ ਵਿੱਚ ਵੀ ਆਪਾਂ ਕੱਚਾ ਟਾਂਕਾ ਕਰਦੇ ਆਂ ਏਵੀਂ ਮਤਲਬ ਕਿ ਫੁੱਲਕਾਰੀ ਗਹਾਂ ਗਹਾਂ ਕਰਦੇ ਕਰਦੇ ਉਹਦੇ ਟਾਂਕੇ change ਹੋਈ ਜਾਂਦੇ ਨੇ ਹਾਂ ਫੁੱਲਕਾਰੀ ਮਤਲਬ ਕਈ ਟਾਂਕਿਆਂ ਨਾਲ ਕਢੀ ਜਾਂਦੀ ਆ ਤੁਸੀਂ ਕਿਸ ਤਰੀਕੇ ਦੀ ਫੁੱਲਕਾਰੀ ਕਰਾਉਣ ਚਾਹੁੰਦੇ ਹੋ ਆਪਾਂ ਜਿਵੇਂ ਹ ਪਰੋਂਠਾ

ਪਰਾਂਠਾ ਕਢਵਾਨਾ ਹੋਵੇ ਤਾਂ ਮਤਲਬ ਕੇ ਕਿਵੇਂ ਕਢਵਾ ਸਕਦੇ ਆਂ ਆਪਾਂ ਕਿਆ design ਕਰਵਾ ਸਕਦੇ ਆਂ

ਮਤਲਬ ਕਿ ਤੁਸੀਂ ਸੂਟ ਤੇ ਕਰਵਾਉਣਾ ਚਾਹੁੰਦੇ ਹੋ ਜਾਂ ਦੁਪੱਟੇ ਤੇ ਇਹ ਤੁਸੀਂ ਮੈਨੂੰ ਦੱਸ ਦੋ ਫਿਰ ਉਸ ਸਾਬ ਨਾਲ ਮੈਂ ਤੁਹਾਨੂੰ designing ਦੱਸ ਦਾਂਗੀ ਸੂਟ ਤੇ ਵੀ ਦੁਪੱਟੇ ਤੇ ਵੀ ਬਣਵਾਉਣਾ

ਜੇ ਤਾਂ ਆਪਾਂ ਸੂਟ ਤੇ ਹੀ ਕਢਵਾਨਾ ਫੇਰ ਤਾਂ ਆਪਾਂ ਪੱਲਿਆਂ ਤੇ ਹੀ ਕਢਾ ਗੇ ਪੱਲਿਆਂ ਤੇ ਦੋ ਜਾਂ ਤਿੰਨ ਲੇਨਾਂ ਪਾ ਕੇ ਉਹਦਾ design ਬਣਾ ਸਕਦੇ ਆਂ

ਹਲਕੀ ਮਤਲਬ ਕਿ ਕੁਛ ਬੂਟੀਆਂ ਪਵਾਉਣ ਚਾਹੁੰਦੇ ਆਂ ਤੁਸੀਂ ਜੇ ਬੂਟੀਆਂ ਨਹੀਂ ਪਵਾਉਣ ਚਾਹੁੰਦੇ ਤਾਂ ਪਰਾਂਠੇ ਦਾ ਫੁੱਲ ਬਣਾ ਸਕਦੇ ਆਂ ਆਪਾਂ ਇਸੇ ਤਰੀਕੇ ਨਾਲ ਤੁਸੀਂ ਦੁਪੱਟੇ ਤੇ ਵੀ ਚਾਰੇ ਪਾਸੇ ਬੇਲ ਪਾ ਸਕਦੇ ਆਂ ਗੱਬੇ ਪਰਾਂਠੇ ਦੇ

ਜਿਸ ਸਾਬ ਨਾਲ ਥੋਨੂੰ ਮਤਲਬ ਵਧੀਆ ਲੱਗਦਾ ਅੱਛਾ ਜੇ ਆਪਾਂ ਇਕੱਲਾ ਹੀ ਦੁੱਪਟਾ ਕਢਵਾਨਾ ਕਢਵਾਨਾ ਹੋਵੇ ਤਾਂ

ਜੇ ਤੁਸੀਂ ਭਾਰੀ ਦੁਪੱਟਾ ਕਢਵਾਨਾਂ ਉਹ ਆਪਾਂ ਇੱਕ ਸਾਡੇ ਮਤਲਬ ਕਿ ਅਲੱਗ ਹੀ ਦੁਪੱਟਾ ਕਢਿਆ ਜਾਂਦਾ ਮਤਲਬ ਕਿ ਉਹਦੀ ਬਹੁਤ ਹੀ ਗੇ ਤਾਂ

ਉਹ ਸਾਰਾ ਹੀ ਜਾਲ ਦੀ ਤਰਾਂ ਹੁੰਦਾ sixty eight ਦੁਪੱਟੇ ਵਿੱਚ ਅਸੀਂ ਕਈ ਮਤਲਬ ਜਿੰਨੇ ਮਰਜੀ ਤੁਸੀਂ color ਪਾ ਲੋ ਭਾਵੇਂ ਇਹ ਕੀਹਨੇ ਆਂ ਜਿੰਨੇ ਮਰਜੀ ਆਪਾਂ ਆਪਣੀ choice ਦਾ light dark ਦਾ combination ਕਰਕੇ ਆਪਾਂ sixty eight ਦੁਪੱਟਾ ਬਣਾ ਸਕਦੇ ਆਂ ਉਹਦੇ ਵਿੱਚ ਤਾਂ ਆਂ ਕੀਹਨੇ ਜੇ ਤੁਸੀਂ ਦੋ ਕਲਰਾਂ ਦਾ ਬਣਾਉਣਾ ਉਹ ਵੀ ਆਪਾਂ ਕਰ ਸਕਦੇ ਆਂ ਉਹ ਥੋਡੇ ਆਪਣੇ ਤੇ choice ਤੇ ਪਸੰਦ ਨਾਲ ਆ ਵੀ ਤੁਸੀਂ ਕਿਸ ਤਰੀਕੇ ਨਾਲ ਕਢਵਾਨਾ ਚਾਹੁੰਦੇ ਓ ਤਾਂ ਆ ਦੁਪੱਟਾ ਪਰਾਂਠੇ ਦਾ

ਜੇ ਮਤਲਬ ਕਿ ਆਪਾਂ ਮਤਲਬ ਕਿ ਕੋਈ ਵੀ ਆਪਾਂ simple ਜਾ ਦੁਪੱਟਾ ਕਢਵਾਨਾਂ ਹੋਵੇ

ਆਪਾਂ ਨੂੰ ਕਿੰਨੇ ਕ ਪੈਸੇ ਲੱਗ ਸਕਦੇ ਆਂ ਦੇਖੋ ਜੀ ਇਹ ਇਥੇ ਸਾਡੇ ਤਾਂ ਸਭ ਤੋਂ ਪਹਿਲਾਂ costing ਕਢੀ ਜਾਂਦੀ ਆ ਦੁਪੱਟਾ ਦੇਖਿਆ ਜਾਂਦਾ ਵੀ ਉਸ ਦਾ ਕਿ price ਆ ਫਿਰ ਉਸ ਤੇ ਬਾਅਦ ਉਸਦੀ tracing ਹੋ ਗੀ ਚਰਖ ਹੋ ਗੀ ਉਸ ਤੇ ਬਾਅਦ ਫਿਰ thread ਦਿਖਾਏ ਜਾਂਦੇ ਆਂ ਫਿਰ ਜਿਹੜਾ artist ਉਹਨੂੰ ਕਢ ਦਾ ਫਿਰ ਉਹਦਾ ਦੇਖਿਆ ਜਾਂਦਾ ਆਂ ਫਿਰ ਉਸ ਸਾਬ ਨਾਲ ਹੀ ਉਹਦੀ costing ਕਢ ਕੇ ਹੀ ਦੁਪੱਟੇ ਦਾ ਥੋਨੂੰ price ਦੱਸਿਆ ਜਾਂਦਾ ਅੱਛਾ ਇਹਦੇ ਬਾਰੇ ਤਾਂ ਸਾਨੂੰ ਕੋਈ ਖ਼ਾਸ ਪਤਾ ਨਹੀਂ ਜਿਵੇਂ ਤੁਸੀਂ ਆਪ ਜਿਵੇਂ ਘਰ ਕਢ ਦੇ ਆ ਦੁਪੱਟਾ ਜੇ ਅਸੀਂ ਤੁਹਾਡੇ ਕੋਲੋਂ ਘਰੋਂ

ਕਢਵਾਉਣਾ ਹੋਵੇ ਉਹਦਾ ਕਿਆ ਲੈਂਦੇ ਹੋ ਤੁਸੀਂ ਅਸੀਂ ਤਾਂ ਜੀ ਪਰਾਂਠੇ ਦੇ ਹਿਸਾਬ ਨਾਲ ਹੀ ਯਾ ਫ਼ੇਰ ਕਿਆ ਕਹਿਨੇ ਹਾਂ ਜਿਸ ਹਿਸਾਬ ਨਾਲ ਗਹਾਂ ਕਢਵਾਉਂਗੇ ਵੀ ਉਹਨੂੰ ਕੀ price ਦਿੱਤਾ ਜਾਂਦਾ ਉਸ ਹਿਸਾਬ ਨਾਲ ਹੀ ਅਸੀਂ ਆਪਣਾ ਰੇਟ ਥੋਨੂੰ ਦੱਸ ਸਕਦੇ ਹਾਂ ਜਿਵੇਂ ਕਿਆ ਕਹਿਨੇ ਹਾਂ sixty eight ਦੁਪੱਟਾ ਹੋਗਿਆ ਉਹ ਤਾਂ maximum ਬਾਰਾਂ ਬਾਰਾਂ ਹਜ਼ਾਰ ਤੱਕ ਬਾਰਾਂ ਹਜ਼ਾਰ ਤੱਕ ਦਾ ਇਹ ਵੀ ਮਤਲਬ ਜੇ ਆਪਾਂ simple ਕਢਵਾਉਣਾ ਉਹਦਾ ਫ਼ੇਰ ਲੱਗ price ਹੁੰਦਾ ਅੱਛਾ ਜੀ ਫੁਲਕਾਰੀ ਮਤਲਬ ਕਿ ਕਿੰਨੇ ਤਰਾਂ ਦੀ ਹੁੰਦੀ ਹੈ ਇਹ ਫੁਲਕਾਰੀ ਦੇਖੋ ਜੀ ਕਈ ਤਰੀਕਿਆਂ ਨਾਲ ਕੱਢੀ ਜਾਂਦੀ ਹੈ ਜਿਵੇਂ ਕਿਆ ਕਹਿਨੇ ਆ ਹੁਣ ਹੋਗਿਆ ਫੁਲਕਾਰੀ ਪੰਜਾਬ ਚ ਆਂ ਜਿਆਦਾਤਰ ਫੁਲਕਾਰੀ ਓ ਕੱਢੀ ਜਾਂਦੀ ਆ ਫੁਲਕਾਰੀ ਕੱਢਨ ਦੇ ਤਰੀਕੇ ਬਹੁਤ ਜਿਆਦਾ ਹੁੰਦੇ ਆ ਜਿਵੇਂ ਆਪਾਂ ਉਹਦੇ ਵਿੱਚ ਟਾਂਕੇ ਅਲੱਗ ਅਲੱਗ ਪਾ ਸਕਦੇ ਆ ਜਿਵੇਂ ਕੱਚਾ ਟਾਂਕਾ ਹੋਗਿਆ chain stich curtain ਹੋਗਿਆ

ਇੱਕ ਲੱਗ ਹੀ ਮਤਲਬ ਕੀ ਹੋਰ ਵੀ ਟਾਂਕਾ ਜਿਹਨੂੰ ਸਿੱਧੀ ਕਢਾਈ ਕਿਹਾ ਜਾਂਦਾ ਹੈ ਸਿੱਧੀ ਕਢਾਈ ਬਹੁਤ ਹੀ ਵਧੀਆ special ਇਹ ਤਾਂ ਮਤਲਬ ਕੀ ਉਹ ਬਹੁਤ ਜਿਆਦਾ ਉਹ ਟਾਂਕੇ ਦਾ ਇਸ ਹਿਸਾਬ ਨਾਲ ਆ ਕੀ ਉਹ ਟਾਂਕਾ ਉੱਠਦਾ ਨੀ ਹੈਗਾ ਉਹਨੂੰ ਇਸ ਹਿਸਾਬ ਨਾਲ ਆਪਾਂ ਬਣਾਉਣਾ ਚਾਹੁੰਦੇ ਹਾਂ ਵੀ ਬਣਾ ਸਕਦੇ ਹਾਂ ਵੀ ਮਤਲਬ ਸਿੰਧੀ ਵੀ ਬਹੁਤ ਵਧੀਆ ਕਢਾਈ ਹੈ ਜੇ ਤੁਸੀਂ ਸਿੰਧੀ ਦੀ ਕਢਾਈ ਕਰਵਾਉਣਾ ਚਾਹੁੰਦੇ ਹੋ ਤੁਸੀਂ ਉਹ ਵੀ ਕਰਵਾ ਸਕਦੇ ਹੋ ਫੁਲਕਾਰੀ ਮਤਲਬ ਕਿ ਆਪਾਂ ਕਿਸ ਕਿਸ ਚੀਜ਼ ਤੇ ਕੱਢ ਸਕਦੇ ਹਾਂ

cushion cover ਹੋਗੇ ਅਮ table ਹੋਗਿਆ ਇਸ ਤਰੀਕੇ ਨਾਲ ਮਤਲਬ ਕੀ ਆਪਾਂ ਕੋਈ ਵੀ ਘਰ ਚ decoration ਜਿਵੇਂ ਕੀ scenery ਹੋਗੀ scenery ਤੇ ਵੀ ਆਪਾਂ ਕੋਈ ਵੀ design ਬਣਾ ਸਕਦੇ ਹਾਂ ਉਹਦੇ ਪਰ ਵੀ ਆਪਾਂ ਫੁਲਕਾਰੀ ਕਰ ਸਕਦੇ ਹਾਂ ਬਾਕੀ ਥੋਡੀ ਆਪਨ choice ਹੈ ਵੀ ਤੁਸੀਂ ਕਿਸ ਪਰ ਫੁਲਕਾਰੀ ਕਰਨਾ ਚਾਹੁੰਦੇ ਹੋ

ਤੁਸੀਂ ਆਇਓ ਅਸੀਂ ਥੋਡਾ ਦੁਪੱਟਾ ਜਰੁਰ ਕੱਢ ਕੇ ਦਵਾਂਗੇ

ਕਿਸੇ ਛੋਟੇ product ਤੇ ਵੀ ਕੱਢ ਸਕਦੇ ਹਾਂ ਹਾਂਜੀ ਜਰੂਰ ਬਣਾ ਸਕਦੇ ਹਾਂ ਆਪਾਂ ਫੁਲਕਾਰੀ ਜਿਵੇਂ ਕੀ ਛੋਟੇ bookmark ਹੋਗੇ keychain ਹੋਗੇ ਜਿਵੇਂ ਕੀ ਕਿਆ ਕਹਿਨੇ ਆ ਘਰ ਆਪਾਂ ਗਿਲਾਸ ਪਾਣੀ ਦਾ ਰੱਖ ਲੈਂਦੇ ਹਾਂ ਉਹਦੇ ਪਰ ਆਪਾਂ ਨੇ tea coaster ਦੀ ਤਰ੍ਹਾਂ ਗੋਲ ਬਣਾ ਸਕਦੇ ਹਾਂ ਭਾਵੇਂ ਫੁਲਕਾਰੀ ਕਰ ਸਕਦੇ ਹਾਂ ਫੂਲਕਰੀ ਕੀ ਕਹਿਨੇ ਹਾਂ ਕੋਈ ਵੀ ਚੀਜ਼ ਜਿਵੇਂ bottle cover ਹੋਗੇ ਇਹਨਾਂ ਦੇ ਕੀ ਕਹਿਨੇ ਆ cover ਤੇ ਆਪਾਂ ਫੁਲਕਾਰੀ ਕਰ ਸਕਦੇ ਹਾਂ ਮਤਲਬ ਕਈ ਤਰੀਕਿਆਂ ਨਾਲ ਜਿੰਨਾ ਵੀ ਮਤਲਬ ਜਿਵੇਂ ਕੀ ਫਾਇਲਾਂ ਹੋਗੀਆ file ਅੱਜਕਲ ਬਹੁਤ ਹੀ ਜਿਆਦਾ ਵਧੀਆ file ਲੱਗਦੀ ਉਹਦੇ ਪਰ ਵੀ ਆਪਾਂ ਫੁਲਕਾਰੀ ਕਰ ਸਕਦੇ ਹਾਂ ਮਤਲਬ ਕੀ ਤੁਸੀਂ ਕਿਸੇ ਵੀ ਚੀਜ਼ ਤੇ ਕਰਵਾਉਣਾ ਚਾਹੁੰਦੇ ਹੋ ਅਸੀਂ ਥੋਨੂੰ ਜਰੁਰ ਕਰਕੇ ਦਵਾਂਗੇ ਫੁਲਕਾਰੀ ਤੁਸੀਂ ਕੋਈ ਵੀ ਚੀਜ਼ ਲੈ ਆਓ ਬਾਕੀ ਤੁਸੀਂ ਦੱਸੋ ਥੋਨੂੰ ਮਤਲਬ ਕੀ ਫੁਲਾਕਰੀ ਮਤਲਬ ਕੀ ਕਿਹੜੀ ਹੈ ਫੁਲਕਾਰੀ ਹੈ ਇਹ ਅਸੀਂ ਏ ਨੀ ਹੈਗਾ ਸਾਡੀ ਆਪਣੀ ਕੋਈ ਇੱਕ NGO ਉੱਥੇ ਆਪਣਾ ਫੁਲਕਾਰੀ ਦਾ business ਚਲਾਇਆ ਹੋਇਆ ਸਾਡੀ exhibition ਵੀ ਲੱਗਦੀਆਂ ਬਾਹਰ ਮਤਲਬ ਦੁਰ ਦੁਰ ਤੱਕ ਜਾਂਦੇ ਨੇ ਜਿਵੇਂ ਚੰੜੀਗੜ ਹੋਗੀਆ ਮੋਹਾਲੀ ਸੰਗਰੂਰ ਬਾਰ ਕੀ ਇੱਦਾ ਦੇ ਸਾਨੂੰ ਬਾਹਰੋਂ ਬਹੁਤ ਜਿਆਦਾ order ਆਉਂਦੇ ਨੇ

ਜਿਵੇਂ ਹੁਣ ਆਪਾਂ ਦੁਪੱਟਾ ਕਢਵਾਉਣਾ ਦੁਪੱਟਾ ਕਢਵਾਉਣਾ ਕਿਸੇ ਤੋਂ

ਤੇ ਉਹ ਮਤਲਬ ਕੇ trace ਫ਼ੇਰ ਪਹਿਲੇ ਬਣਾਉਣੀ ਪੈਂਦੀ ਹੈ trace ਵਗੇਰਾ ਹਾਂਜੀ ਉਹ ਸਾਡੇ artist ਨੇ ਉਹ ਪਹਿਲਾਂ trace ਉਹਨਾ ਤੋਂ ਹੀ ਬਣਾਈ ਜਾਂਦੀ ਹੈ ਸਾਡੇ teacher ਨੇ

ਤੇ ਕੋਈ ਅਲੱਗ ਅਲੱਗ design ਪੈਂਦੇ ਆ ਇਹਨਾਂ ਤੇ ਹਾਂ ਤੁਸੀਂ ਕੋਈ ਵੀ design ਪਵਾ ਸਕਦੇ ਹੋ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਤੁਸੀਂ ਪਰਾਂਠਾ ਕਰ ਸਕਦੇ ਆਂ ਕੰਚਨ ਕਰਵਾ ਸਕਦੇ ਹਾਂ ਛੋਟੀ ਬੂਟੀ ਵੀ ਪਵਾ ਸਕਦੇ ਹਾਂ ਜਿਹੜਾ ਵੀ ਮਤਲਬ ਥੋਨੂੰ design ਪਸੰਦ ਆ ਤੁਸੀਂ ਓਹੀ ਕਰਵਾ ਸਕਦੇ ਹਾਂ

ਦੇਖੋ ਜੀ ਸੂਟ ਕਢਵਾਉਣ ਲਈ ਸਾਨੂੰ maximum ਇੱਕ month ਤਾਂ ਲੱਗ ਹੀ ਜਾਂਦਾ ਇੱਕ month ਤੋਂ ਪਹਿਲੇ ਨੀ ਕਰਵਾ ਸਕਦੇ

ਹਾਂਜੀ